ਉਸਨੂੰ ਕਾਫ਼ੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਪਰੰਤੂ ਉਹਨਾਂ ਨੂੰ ਫ਼ਾਇਦਾ ਜ਼ਿਆਦਾ ਨਹੀਂ ਹੋ ਪਾਉਂਦਾ, ਇਸ ਕਰਕੇ ਪੜ੍ਹਾਈ ਦਾ ਜੋ ਵਿਸ਼ਾ ਹੈ ਉਹ ਹਰ ਇਨਸਾਨ ਲਈ ਇੰਨਾ ਕੁ ਜ਼ਰੂਰੀ ਹੋ ਚੁੱਕਿਆ ਹੈ ਕਿ ਜਿਵੇਂ ਇਨਸਾਨ ਨੂੰ ਭੋਜਨ ਦੀ ਜ਼ਰੂਰਤ ਹੈ ਕਿਉਂਕਿ ਆਪਾਂ ਜੇ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਹੀ ਵੇਖੀਏ ਤਾਂ ਆਪਾਂ ਨੂੰ ਪੜ੍ਹਾਈ ਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਬਾਰੇ ਗਿਆਨ ਹੁੰਦਾ ਹੈ ਜੇ ਆਪਾਂ ਕਿਤੇ ਸਫ਼ਰ ਕਰ ਰਹੇ ਹਾਂ ਉਸ ਵਿੱਚ ਵੀ ਜੇ ਆਪਾਂ ਨੂੰ ਪੜ੍ਹਾਈ ਦਾ ਚੰਗਾ ਗਿਆਨ ਹੈ ਤਾਂ ਆਪਾਂ ਨੂੰ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 ਉਸਨੂੰ ਦੂਸਰੇ ਲੋਕਾਂ ਕੋਲੋਂ ਪੁੱਛ ਕਰ ਹੀ ਜਾਣਾ ਪੈਂਦਾ ਹੈ ਅਤੇ ਜੋ ਪੜ੍ਹਿਆ ਲਿਖਿਆ ਇਨਸਾਨ ਹੈ ਉਹ ਆਪਣੀ ਸੂਝ ਬੂਝ ਨਾਲ ਕਿਤੇ ਵੀ ਜਾ ਸਕਦਾ ਹੈ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

ਕਿ ਆਪਾਂ ਵੇਖਿਆ ਹੈ ਕਿ ਜਦੋਂ ਕੋਈ ਯਾਤਰਾ ਕਰ ਰਿਹਾ ਹੁੰਦਾ ਹੈ ਜੇਕਰ ਉਸਨੂੰ ਬੋਰਡ ਉੱਪਰ ਕੁੱਝ ਪੜ੍ਹਿਆ ਦਾ ਮਤਲਬ ਨਹੀਂ ਸਮਝ ਆ ਰਿਹਾ ਤਾਂ ਉਹ ਦੂਜਿਆਂ ਦੀ ਮਦਦ ਨਾਲ ਪੁੱਛਦਾ ਹੈ ਰ~

ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸਰਕਾਰ ਹੁਣ ਬੁੱਢੇ ਲੋਕਾਂ ਲਈ ਵੀ ਪੜ੍ਹਾਈ ਦਾ ਉਪਰਾਲਾ ਕਰ ਰਹੀ ਹੈ ਉਹਨਾਂ ਦਾ ਮੁੱਖ ਉਦੇਸ਼ ਇਹ ਇਹ ਹੀ ਹੈ ਕਿ ਉਹਨਾਂ ਨੂੰ ਘੱਟੋ ਘੱਟ ਜੋ ਭਾਸ਼ਾ ਦਾ ਗਿਆਨ ਹੈ ਉਹ ਕੁਛ ਪੱਧਰ ਤੱਕ ਹੋ ਸਕੇ ਤਾਂ ਜੋ ਉਹ ਆਪਣਾ ਕਿਤੇ ਆਉਣ ਜਾਣ ਸਫ਼ਰ ਵਿੱਚ ਵੀ ਇਸਦੀ ਵਰਤੋਂ ਕਰ ਸਕਣ, ਤੁਸੀਂ ਪੜ੍ਹਾਈ ਦੇ ਕਿੱਤੇ ਨੂੰ ਹੋਰ ਕਿਸ ਤਰ੍ਹਾਂ ਵਿਸਥਾਰ ਸਹਿਤ ਦੱਸ ਸਕਦੇ ਹੋ।

hello hello ਤੁਸੀਂ ਵਿਚਾਰ customer care service ਤੋਂ ਗੱਲ ਕਰ ਰਹੇ ਹੋ Hello Mam HelloHello ਆਵਾਜ਼ ਨਹੀਂ ਆ ਰਹੀ Mam ਤੁਹਾਡੀ ਜੀ mam ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ Mam ਮੈਨੂੰ ਆਪਣਾ ਨੰਬਰ Port ਕਰਨਾ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਨੰਬਰ ਕਿੱਦਾਂ port ਕਰਵਾਂਦੇ ਹਾਂ mam ਵਿਚਾਰ ਦੀ ਬਿਲਕੁਲ signal ਵੀ ਨਹੀਂ ਆਉਂਦੀ ਹੈ ਮੇਰੇ ਏਥੇ ਅਤੇ ਮੈਂ ਬਹੁਤ ਵਾਰ complaint ਕਰ ਚੁੱਕਾ ਹਾਂ ਇਸ ਲਈ ਮੈਂ ਆਪਣਾ ਨੰਬਰ port ਕਰਵਾਉਣਾ ਚਾਹੁੰਦਾ ਹਾਂ

ਕਿਉਂਕਿ ਤੁਹਾਡਾ ਇੱਥੇ signal ਬਹੁਤ ਖਰਾਬ ਹੈ mampackages ਕਿੰਨੇ ਵਿ ਚੰਗੇ ਕਿੰਨੇ ਵਿ ਚੰਗੇ ਪਰ ਮੈਂ ਉਨਾਨੁ use ਨਹੀਂ ਕਰ ਸਕਦਾ ਕਿਉਂਕਿ ਤੁਹਾਡਾ ਇੱਥੇ signal ਬਹੁਤ ਖਰਾਬ ਹੈ ਅਤੇ continue ਰੱਖਣ ਦਾ ਕੋਈ ਫਾਇਦਾ ਨਹੀਂ ਹੈ mam ਬਹੁਤ ਵਾਰ try ਕਰ ਚੁਕਿਆ mam ਮੈਂ ਇਹ ਕਰ ਕੇ ਦੇਖ ਚੁਕਿਆ ਹਾਂ ਕੁਝ ਨਹੀਂ ਹੋਇਆ ਹੈ ਮੈਂ ਤੁਹਾਡੇ ਕਹਿਣ ਤੇ ਇੱਕ ਹੋਰ ਦੇਖ ਲੈਂਦਾ ਹਾਂ

ਜੀ ਬਿਲਕੁਲ ਮੇਰਾ ਨਾਮ ਓਮਕਾਰ ਹੈ

ਮੇਰੀ email ID ਹੈ ਓਮਕਾਰ five six seven at the rate yahoo dot com ਮੇਰਾ address ਹੈ five six sevennew ardt home ਸੂਰਤ ਨਗਰ ਦੇਸ਼ ਭਗਤ ਰੋਡ ਕਰੋਲੀ ਰਾਜਸਥਾਨ portsimnew sim calling packages ਦਸ ਸਕਦੇ ਹੋ mixed packages free datacalling icludedyes

ਮੈਂ ਠੀਕ ਤੁਸੀ ਸੁਣਾਓ

ਤੇ ਮੈਂ ਨਾ ਤੁਹਾਡੇ ਨਾਲ ਇੱਕ topic discuss ਕਰਨਾ ਸੀ ਤੁਹਾਡੇ ਨਾਲ

ਜਿਵੇਂ ਹੁਣ ਆਪਾ ਕਹਿ ਦਇਏ ਮੈਨੂੰ ਮਿਰਜ਼ਾ ਸਾਹਿਬਾ ਹੀਰ ਰਾਂਝਾ ਸੱਸੀ ਪੁੰਨੁ ਇਹਨਾਂ ਬਾਰੇ ਤਾਂ ਮਤਲਬ ਮੈਂ ਸੁਣਿਆ ਕਾਫੀ but ਮੈਂ ਨਲ ਤੇ ਦਮਿਅੰਤੀ ਬਾਰੇ ਨਹੀਂ ਸੁਣਿਆ ਸੀ ਇਹਨਾਂ ਦਾ ਮੈਨੂੰ ਕੁਛ ਦਸੋਂਗੇ ਹਾਂਜੀ ਹਾਂਜੀ ਮੈਨੂੰ ਦਸਿਓ ਇਹਨਾਂ ਬਾਰੇ ਨਲ ਤੇ ਦਮਿਅੰਤੀ ਬਾਰੇ ਓਹਦਾ ਮੈਂ ਕਹਿ ਸਕਦੀ ਥੋੜੀ ਬਹੁਤ story ਇਹਨਾਂ ਦੀ ਪਤਾ but ਜਿਆਦਾ ਨੀ ਪਤਾ ਜਿੰਨੀ ਕ ਅਹ ਪਤਾ ਆ ਮੈਂ ਦਸਦੂੰਗੀ ਵਿੱਚ ਬਾਕੀ ਤੁਸੀ ਦਸਦੋ ਮੈਨੂੰ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 ਜਿਹੜੇ ਨਾਲ ਸੀ ਨਾ ਉਹ ਤੇਜਮਈ ਸੀ ਗੁਣਵਾਨ ਸੁੰਦਰ ਤੇ ਬਲਵਾਨ ਤੇ ਬਲਵਾਨ ਹੋਣ ਦੇ ਨਾਲ ਨਾਲ ਘੋੜ ਘੋੜ ਦੜੋਣ ਚ ਵੀ ਬਹੁਤ ਮਹਰਥ ਮਹਰਥ

ਤੇ ਕਹਿੰਦੇ ਜਿਹੜੇ ਦਮਿਅੰਤੀ ਸੀ ਰੂਪਵਤੀ ਬੁੱਧੀਮਾਨ ਅਤੇ ਹੋਰਾਂ ਫੁੱਲਾਂ ਦੀ ਮਾਲਾ ਵੀ ਸੀ ਗੀ

ਤੇ ਇਹ ਦੂਜੇ ਇੱਕ ਦੂ ਇਹ story ਵਿੱਚ ਨਾ ਇਹ ਇੱਕ ਦੂਜੇ ਤੋਂ ਵਿਛੜ ਜਾਂਦੇ ਆ ਹਾਂਜੀ ਮੈਂ ਕਿਹਾ ਵਿਛੜ ਕਿਉਂ ਜਾਂਦੇ ਆ ਕਿਉਂਕਿ because ਇਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਇਹਨਾਂ ਦੇ ਮੈਂ ਸੁਣਿਆ ਵੀ ਜਦੋ ਤਕ ਇਹਨਾਂ ਦੀ ਵੀ love story ਓਹਦਾ ਹੀ ਆ ਜਿਵੇਂ ਮਿਰਜ਼ਾ ਸਾਹਿਬ ਹੀਰ ਰਾਂਝਾ ਹੋਣਾ ਦੀ ਆ ਨਹੀਂ ਨਹੀਂ ਓਹਦਾ ਨਹੀਂ ਹੈਗੀ ਇਹ end ਚ ਮਿਲ ਜਾਂਦੇ ਆ

ਜਾਂ ਇਹਦਾ ਦੱਸਦੋ ਵਿਛੜੇ ਕਿਵੇਂ ਸੀ ਇਹ ਜਾਂ ਇਹਨਾਂ ਦਾ ਮਿਲਣ ਤੋਂ ਬਾਅਦ ਕੀ ਕੀ ਹੁੰਦਾ ਆ ਨਹੀਂ ਮੈਂ ਤੁਹਨੂੰ ਪੁਚ~ ਪਹਿਲਾ ਦੱਸਦੀ ਆ ਅੱਗੇ ਪਤਾ ਕੀ ਹੁੰਦਾ ਇਹਦੇ ਵਿੱਚ ਜਿਹੜੀ ਦਮਿਅੰਤੀ ਹੁੰਦੀ ਆ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

ਪਰ ਉਹ ਮਨ ਤੋਂ ਮਨ ਹੀ ਵਿੱਚ ਨਾ~ ਨਲ ਨੂੰ ਆਪਣਾ ਪਤੀ ਮੰਨ ਚੁੱਕੀ ਹੁੰਦੀ ਆ

ਤੇ ਉਹ ਮਨ ਚ ਮੰਨ ਚੁੱਕੀ ਹੁੰਦੀ ਆ ਪਰ ਓਥੇ ਬਹੁਤ ਸਾਰੇ ਦੇਵਤਾ ਵਗੈਰਾ ਵੀ ਆਏ ਹੁੰਦੇ ਆ ਓਹਦੇ ਵਿੱਚ ਸਵੰਬਰ ਵਿੱਚ

ਪਰ ਫੇਰ ਵੀ ਦਮਿਅੰਤੀ ਜਿਹੜੀ ਦਮਿਅੰਤੀ ਹੁੰਦੀ ਨਾ ਉਹਨੂੰ ਸਾਰੇ ਦੇਵਤਿਆਂ ਵਿੱਚੋ ਮਤਲਬ ਉਹ ਉਹਦੇ ਸਾਰੇ ਵਿੱਚੋ ਰਾਕਸ਼ਸਾਂ ਵਿੱਚੋ ਲੱਭਕੇ ਨਾ ਨਲ ਦੇ ਗਲੇ ਵਿੱਚ ਮਤਲਬ ਮਾਲਾ ਪਾ ਦਿੰਦੀ ਏ ਫੇਰ ਦੋਨਾਂ ਦਾ ਵਿਆਹ ਹੋ ਜਾਂਦਾ ਆ

ਤੇ ਕਹਿੰਦੇ ਨ ਨ ਨਲ ਤੇ ਦਮਿਅੰਤੀ ਦਾ ਤੁਸੀ ਵਿਆਹ ਦਸਤਾ ਵੀ ਕਿਦਾਂ ਹੁੰਦਾ ਆ ਠੀਕ ਆ

" ਤੇ ਕਹਿੰਦੇ ਵੀ ਜਿਹੜੇ ਨਲ ਮਤਲਬ ਕਹਿੰਦੇ ਆਪਸ ਵਿੱਚ ਜਦੋ ਇਹਨਾਂ ਦਾ ਵਿਆਹ ਨਹੀਂ ਹੁੰਦਾ ਇਹ ਵਿਛੜ ਵੀ ਜਾਂਦੇ ਆ ਮਤਲਬ ਵਿਆਹ ਤਾਂ ਹੋ ਜਾਂਦਾ ਇਹਨਾਂ ਦਾ ਜਦੋ ਵਿਆਹ ਤੋਂ ਬਾਅਦ ਇਹ ਵਿਛੜ ਜਾਂਦੇ ਆ, p" ਜਦੋ ਨਲ ਤੋਂ ਵਿਛੜ ਕੇ ਦਮਿਅੰਤੀ ਦਾ ਅਹ ਦਮਿਅੰਤੀ ਨਾਲ ਕੀ ਹੁੰਦਾ ਆ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

ਤੇ ਜਦੋ ਨਲ ਆਪਣਾ ਕਹਿੰਦੇ ਆ ਵੀ ਰਾਜਮਹਿਲ ਛੱਡ ਦਿੰਦਾ ਆ ਤਾਂ ਦਮਿਅੰਤੀ ਵੀ ਉਸਦੇ ਨਾਲ ਜੰਗਲਾਂ ਵਿੱਚ ਰਹਿਣ ਲੱਗ ਜਾਂਦੀ ਆ ਵੀ ਕਹਿਣ ਦਾ ਮਤਲਬ ਕੀ ਬਾਗੀ ਹੋ ਜਾਂਦਾ ਆ ਹਾਂਜੀ

ਕਹਿੰਦੇ ਜਿਹੜਾ ਨਲ ਹੁੰਦਾ ਮਤਲਬ ਉਹ ਉਹਨੂੰ ਦੇਖਦਾ ਵਾ ਕੀ ਹਾਂ ਵੀ ਮੇਰੇ ਨਾਲ ਨਾਲ ਇਹਨੂੰ ਵੀ ਕਿੰਨਾ ਕਸ਼ਟ ਹੋ ਰਿਹਾ ਵਾ ਤੇ ਮੇਰੇ ਨਾਲ ਹੀ ਕਿਦਾਂ ਭਟਕ ਰਹੀ ਆ ਮੇਰੇ ਕਾਰਨ ਤੇ ਉਹ ਨਾ ਉਹਨੂੰ ਸੁੱਤੀ ਪਈ ਨੂੰ ਛੱਡਕੇ ਚਲ ਜਾਂਦਾ ਵਾ

ਤੇ ਕਹਿੰਦੇ ਆ ਉੱਥੇ ਇੱਕ ਚੇਦੀ ਰਾਜ ਤੇ ਰਾਜਧਾਨੀ ਪੁੱਜੀ ਸੀ, ਜਿੱਥੇ ਇਕ ਸ਼ਿਕਾਰੀ ਨੇ ਅਜਗਰ ਨੂੰ ਮਾਰ ਦਿੱਤਾ ਸੀ ਪਰ ਕਹਿੰਦੇ ਜਦੋਂ ਉਹਨੇ ਅਜਗਰ ਤੋਂ ਉਹਦੀ ਜਾਨ ਬਚਾਈ ਬਚਾਈ ਸੀ, ਤਾਂ ਉਹ ਜਿਹੜਾ ਸੀ ਉਹ ਜਿਹੜਾ ਦਮਿਅੰਤੀ ਨੂੰ ਮਤਲਬ ਮੰਦਭਾਗੀ ਤੇ ਫੇਰ ਕਹਿੰਦੇ ਦਮਿਅੰਤੀ ਨੇ ਉਸਨੂੰ ਮਾਰ ਦਿੱਤਾ ਉਸ ਉਸਨੂੰ ਵੀ ਮਾਰ ਮੁਕਾਇਆ ਸੀ ਜਿਹੜਾ ਸ਼ਿਕਾਰੀ ਸੀ ਹਾਂਜੀ ਦਮਿਅੰਤੀ ਨੇ ਹਿੰਮਤ ਕਰਕੇ ਉਸਨੂੰ ਮਾਰ ਮੁਕਾਇਆ ਸੀ ਕਿ ਹਾਂ ਮੇਰੀ ਤੇ ਬੁਰੀ ਨਜਰ ਬੁਰੀ ਨਜਰ ਰੱਖਦਾ ਵਾ ਹਾਂਜੀ ਹਾਂਜੀ ਤੇ ਮਤਲਬ ਵਿਆਹ ਤਾਂ ਹਨਾਂ ਤੁਸੀ ਮੈਨੂੰ ਦਸਤਾ ਸੀ ਇਹਨਾਂ ਦਾ ਕਿਵੇਂ ਕਹਿੰਦੇ ਨਲ ਤੇ ਦਮਿਅੰਤੀ ਇੱਕ ਦੂਜੇ ਤੋਂ ਕਿਵੇਂ ਵਿਛੜੇ ਸੀ ਉਹ ਵੀ ਮਤਲਬ ਤੁਸੀ ਦੱਸ ਹੀ ਦਿੱਤਾ ਹਨਾਂ ਜਦੋਂ ਵੀ ਜੂਏ ਵਿੱਚ ਹਾਰ ਜਾਂਦਾ ਆ ਤੇ ਮਤਲਬ ਜੰਗਲਾਂ ਵਿੱਚ ਤੁਰ ਪੈਂਦਾ ਉਹ ਜਦੋ ਕ ਸ਼ਾਮ ਨੂੰ ਉਹ ਧਰਮ ਧਰਮਸ਼ਾਲਾ ਕੋਲ ਠਹਿਰਦੇ ਹੋਏ ਦਮਿਅੰਤੀ ਨੂੰ ਨੀਂਦ ਆ ਜਾਂਦੀ ਆ ਤਾਂ ਉਹ ਸੋ ਜਾਂਦੀ ਆ, ਨਲ ਉਸਨੂੰ ਛੱਡਕੇ ਉਹ ਸੋਚਦਾ ਆ ਵੀ ਮੇਰੇ ਨਾਲ ਨਾਲ ਜਾਏਗੀ ਉਹਨੂੰ ਸੁੱਤਿਆ ਪਿਆ ਉੱਥੇ ਛੱਡ ਜਾਂਦਾ ਆ ਫਿਰ ਇਸ ਤਰਾਂ ਦਮਿਅੰਤੀ ਤੇ ਕਹਿੰਦੇ ਵੀ ਨਲ ਦਾ ਵਿਛੋੜਾ ਪੈ ਜਾਂਦਾ ਆ ਵੀ ਇਹ ਇਕ ਦੂਜੇ ਤੋਂ ਵਿਛੜ ਜਾਂਦੇ ਆ

ਹੁੰ ਨਲ ਤੇ ਦਮਿਅੰਤੀ ਦਾ ਪੂਰਨ ਮੇਲ ਕਿਵੇਂ ਹੋਇਆ ਸੀ

ਪੂਰਨ ਮੇਲ ਦੁਬਾਰਾ ਕਿਵੇਂ ਮਿਲੇ ਸੀ ਉਹ ਨਲ ਦੇ ਪਿਤਾ ਕੋਲ ਹਨਾ ਪੁਚਾ ਦਿੱਤਾ ਜਾਂਦਾ ਆ ਜਦੋ ਉਹ ਦੇਖਦੀ ਆ ਵੀ ਰਾਜੇ ਨੂੰ ਲੱਭਣ ਜਿਹੜੇ ਦਮਿਅੰਤੀ ਦੇ ਪਿਤਾ ਰਾਜੇ ਨਲ ਨਾਰੇ ਰਾਜੇ ਨਲ ਨੂੰ ਲੱਭਣ ਲਈ ਚਾਰੇ ਪਾਸੇ ਬ੍ਰਾਹਮਣ ਭੇਜਿਆ ਇੱਕ ਬ੍ਰਾਹਮਣ ਨੇ ਰਾਜੇ ਕੋਲ ਵੀ ਪਹੁੰਚ ਗਿਆ ਸੀ ਜਿੱਥੇ ਰਾਜਾ ਨਲ ਸ਼ਕਲੋਂ ਬੇ~ ਬੇਹਾਲ ਹੋਇਆ ਸੀ ਘੱਟਣੋ ਘੱਟ ਹੋ ਗਏ ਸੀ ਬ੍ਰਾਹਮਣ ਨੂੰ ਉਸ ਨਾਲ ਗੱਲਬਾਤ ਕਰਕੇ ਸ਼ੱਕ ਪੈ ਗਿਆ ਸੀ ਕੀ ਦਮਿਅੰਤੀ ਕੋਲ ਆਕੇ ਇਸਦਾ ਹੁਲੀਆ ਦੱਸੇ ਦਮਿਅੰਤੀ ਨੇ ਰਾਜਾ ਨਲ ਨੂੰ ਮੁੜ ਪ੍ਰਾਪਤ ਕਰਨ ਲਈ ਰਾਜਾ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

ਦੇਖਕੇ ਦੁਖੀ ਸੀ ਪਰ ਉਸਨੂੰ ਪਤਾ ਲੱਗਾ ਕੀ ਦਮਿਅੰਤੀ ਉਸਨੂੰ ਲੱਭਣ ਅਹ ਲੱਭਣ ਤਾਂ ਉਹ ਬਹੁਤ ਖੁਸ਼ ਹੋਇਆ ਇਸਦੇ ਨਾਲ ਉਹ ਅਹ ਦਮਿਅੰਤੀ ਤੇ ਨਲ ਦਾ ਦੁਬਾਰਾ ਕਹਿੰਦੇ ਪੂਰਨ ਮੇਲ ਹੋ ਜਾਂਦਾ ਆ ਹਾਂਜੀ ਹਾਂਜੀ ਤੇ ਨਲ ਨਲ ਜਿਹੜਾ ਨਲ ਐ ਉਹ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ ਸੀ

and ਕਹਿੰਦੇ ਜਿਹੜਾ ਨਲ ਸੀਗਾ ਉਹ ਮਤਲਬ ਦੁਸ਼ਟ ਨਹੀਂ ਸੀ ਤੇ ਸਗੋਂ ਸੱਜਣ ਪੁਰਸ਼ ਸੀਗਾ ਮਤਲਬ ਦੁਸ਼ਟ ਨਹੀਂ ਸੀਗਾ ਜਿਹੜਾ ਉਹਦਾ ਪੁਸ਼ਕਰ ਭਰਾ ਸੀ ਦੁਸ਼ਟ ਸੀਗਾ, ਤਾਂਹੀ ਉਹਨੇ ਇਹਨੂੰ ਮਤਲਬ ਜੂਏ ਚ ਸਾਰਾ ਕੁੱਝ ਜਿੱਤ ਲਿਆ ਸੀ ਉਹਤੋਂ ਜਾਣਬੁੱਝ ਮਤਲਬ ਉਹ cheating ਕਰਕੇ ਧੋਖਾ ਕਰਕੇ ਅੱਛਾ ਤੇ ਕਹਿੰਦੇ ਵੀਰਸੈਨਾ ਵਿੱਚ ਜਿਵੇਂ ਕੇ ਕਿਸ ਦੇਸ਼ ਦਾ ਰਾਜਾ ਸੀ ਵੀਰਸੈਨ

ਨਿਸ਼ਦ ਦੇਸ਼ ਦਾ okay ਨਲ ਕਹਿੰਦੇ ਨਲ ਦੇ ਪਿਤਾ ਪਿਤਾ ਦਾ ਨਾਮ ਕੀ ਸੀ, ਕੀ ਨਲ okay ਨਲ ਕਿਸ ਕੰਮ ਲਈ ਖਾਸ ਮਹਰਥ ਰੱਖਦਾ ਸੀ ਘੋੜ ਦੌੜਾਣ ਚ

ਰਾਜਾ ਭੀਮ ਦੀ ਰਾਜਕੁਮਾਰੀ ਦਾ ਨਾਂ ਕੀ ਸੀ

ਹਮ ਹੁੰ ਬ ਰੂਪਮਤੀ ਤੇ ਬੁੱਧੀਮਾਨ ਰਾਜਕੁਮਾਰੀ ਕੌਣ ਸੀ

ਦਮਿਅੰਤੀ ਦੇ ਵਿਆਹ ਦੇ ਲਈ ਰਾਜੇ ਨੇ ਕਿਸ ਸਮਾਗਮ ਦਾ ਆਯੋ ਆਯੋਜਨ ਕੀਤਾ ਸੀ

ਦਮਯੰਤੀ ਦੇ ਸਵੰਬਰ ਵਿੱਚ ਸ਼ਾਮਲ ਹੋਣ ਲਈ ਕੌਣ ਕੌਣ ਆਏ ਸੀ, ਰਾਜੇ, ਰਾਜਕੁਮਾਰ ਤੇ ਦੇਵਤੇ ਹਮ ਦਮਿਅੰਤੀ ਮਨ ਵਿੱਚ ਕਿਸਨੂੰ ਆਪਣਾ ਪਤੀ ਸਵਾਰ ਚੁੱਕੀ ਸੀ ਸਵੀਕਾਰ ਚੁੱਕੀ ਸੀ ਨਲ

ਤੇ ਕਈ ਦੇਵਤਿਆਂ ਨੇ ਕਿਸ ਦਾ ਰੂਪ ਧਾਰਿਆ ਹੋਇਆ ਸੀ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

ਕਿੰਨੇ ਬੱਚੇ ਪੈਦਾ ਹੋਏ ਸੀ

ਅੱਛਾ ਨਲ ਤੇ ਦਮਿਅੰਤੀ ਦੀ ਖੁਸ਼ੀ ਕਿਸ ਤੋਂ ਨੀ ਬਰਦਾਸ਼ ਹੋਈ ਸੀ ਪੁਸ਼ਕਰ ਆਪਣੇ ਭਰਾ ਦੇ ਪੁਸ਼ਕਰ ਤੋਂ ਕਲਯੁੱਗ ਤੋਂ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 ਓਹੀ ਪੁਸ਼ਕਰ ਆਪਣੇ ਭਰਾ ਨਾਲ ਹਮ ਹੁੰ ਹੁੰ ਨਲ ਰਾਜ ਕਿਸਨੇ ਜਿੱਤ ਲਿਆ ਸੀ ਪੁਸ਼ਕਰ ਨੇ ਪੁਸ਼ਕਰ ਨੇ ਜਿੱਤ ਲਿਆ ਸੀ ਉਹ ਧੋਖ਼ਾਦਾਰੀ ਕਰਕੇ ਅੱਗੇ ਚਲਗੇ ਰਾਜਾ ਨਲ ਛੱਡਕੇ ਕਿੱਥੇ ਚਲ ਗਿਆ ਸੀ ਜਿਹੜਾ ਰਾਜਾ ਨਲ ਆਪਣਾ ਰਾਜਮਹਿਲ ਛੱਡਕੇ ਉਹ ਕਿੱਥੇ ਚਲਾ ਗਿਆ ਸੀ ਜੰਗਲਾਂ ਚ ਹਮ ਹੁੰ ਹੁੰ ਰਾਜਾ ਦਮਿਅੰਤੀ ਨੂੰ ਕਿਸ ਹਾਲ ਵਿੱਚ ਛੱਡ ਗਿਆ ਸੀ

ਅੱਛਾ ਦਮਿਅੰਤੀ ਨੇ ਦੁਬਾਰਾ ਸਵੰਬਰ ਕਿਉਂ ਰੱਖਿਆ ਸੀ

ਚਲੋ ਬਸ ਠੀਕ ਆ ਬਾਕੀ ਤਾਂ ਮੈਨੂੰ ਪਤਾ ਲੱਗ ਗਿਆ ਚਲੋ ਸੋਜੋ ਕੱਲ ਗੱਲ ਕਰਦੇ ਆ

ਸਤਿ ਸ੍ਰੀ ਅਕਾਲ ਜੀ ਮੈਂ ਮੌਲੀ ਦਾ ਵਾਸੀ ਆ ਤੇ ਮੈਂ ਅੱਜ ਥੋਨੂੰ ਦੱਸਣ ਜਾ ਰਿਹਾ ਇਹ ਕਹਾਣੀ ਹੈ ਇਹ ਕਹਾਣੀ ਚਾਹਤ ਦੀ ਹੈ ਜੇ ਅਸੀਂ ਆਪਣੀ ਚਾਹਤ ਬੀ ਅਸੀਂ ਚਾਹਤ ਕਰਕੇ ਦਿਲ ਦੀ ਕੀਤੇ ਵੀ ਜਾ ਸਕਦੇ ਹਾਂ ਕਲਪਨਾ ਦਾ ਵਿਸ਼ਾ ਸੁਨ ਕੇ ਮੂੰਹ ਪਿਛਕਾਉਂਦੀ ਹੋਈ ਬੋਲੀ ਨਹੀਂ ਇਹ ਵਿਸ਼ਾ ਮੈਨੂੰ ਪਸੰਦ ਨਹੀਂ ਤੇ ਅੱਗੇ ਕਲਪਨਾ ਬੋਲੀ ਨਹੀਂ ਮੈਨੂੰ ਤਾ ਹਕੀਕਤ ਚੰਗੀ ਲਗਦੀ ਇਹ ਕਲਪਨਾ ਨਹੀਂ ਤੇਰਾ ਨਾ ਵੀ ਤਾ ਕਲਪਨਾ ਹੀ ਹੈ ਇਹ ਕਿਹੜਾ ਮੈਂ ਰੱਖਿਆ ਕਿਸੇ ਨੇ ਤਾ ਰੱਖਿਆ ਹੋ ਹਮ ਹਮ ਪਾਪਾ ਨੇ ਰੱਖਿਆ ਕਲਪਨਾ ਦੇ ਬੋਲਣ ਤੋਂ ਬਾਅਦ ਇੱਕ ਬੱਚੀ ਨੂੰ ਵਿਚ ਆਉਂਦੀ ਹੈ ਜਿਸ ਦਾ ਨਾਮ ਆਰਜ਼ੂ ਹੈ ਓਏ ਕਿ ਕਰ ਰਹੇ ਊ ਸਾਰੇ ਅਸੀਂ ਰੋਜ਼ ਵਾਂਗ ਵਿਸ਼ਾ ਸ਼ੁਰੂ ਕਰ ਰਹੇ ਹਾਂ ਇਕਦਮ ਹੀ ਬੋਲਦੀ ਹੈ ਉੱਚੀ ਤੇ ਮੱਥੇ ਤੇ ਆਪਣਾ ਉਲਟਾ ਹੱਥ ਰੱਖਦੀ ਹੋਈ ਕਹਿੰਦੀ ਹੈ ਹਾਏ ਮੈਂ ਤੋਂ ਲੁੱਟ ਗਈ ਬਰਬਾਦ ਹੋ ਗਈ ਹੈ ਭਗਵਾਨ ਮੈਨੂੰ ਚੱਕ ਲੈ ਚੁੱਪ ਕਰ ਨੀ ਭੈਣੇ ਹਲੇ ਕਿਹੜਾ ਅਸੀਂ ਵਿਸ਼ਾ ਸ਼ੁਰੂ ਕੀਤਾ ਹੈ ਕਦੋ ਕਯੋ ਆਪਦੇ ਅਲਾਹ ਮੀਆਂ ਨੂੰ ਯਾਦ ਕਰਕੇ ਆਪਦੇ ਅਲਾਹ ਮੀਆਂ ਨੂੰ ਯਾਦ ਕਰਕੇ ਤੰਗ ਕਰਿ ਜਾਣੀ ਹੈ ਬੰਦ ਕਰ drama ਸਾਨੂੰ ਪਤਾ ਹੈ ਤੇਰਾ ਹਾਂ ਹਾਂ ਜੇਕਰ ਨਾ ਆਉਂਦੀ ਥੋੜਾ ਟੀਮ ਤਾ ਸ਼ੁਰੂ ਕਰ ਦੇਣਾ ਸੀ ਮੇਰੇ ਬਿਨਾ ਹੀ ਵਿਸ਼ਾ ਆਰਜ਼ੂ ਨੂੰ ਵੀ ਕਲਪਨਾ ਦੀ ਦੁਨੀਆਂ ਬਹੁਤ ਚੰਗੀ ਲੱਗਦੀ ਸੀ ਆਰਜ਼ੂ ਬਿਲਕੁਲ ਆਪਣੇ ਨਾਮ ਵਰਗੀ ਸੀ ਉਸ ਉਹ ਆਪਣੇ ਦਿਲ ਵਿਚ ਬਹੁਤ ਇਛਚਾਵਾਂ ਰੱਖਦੀ ਸੀ ਤੇ ਓਹਨਾ ਦੇ ਮੁਕੰਮਲ ਹੋਣ ਦੇ ਸੁਪਨੇ ਰੱਖਦੀ ਸੀ ਪਰ ਖੁੱਲੀਆਂ ਅੱਖਾਂ ਨਾਲ

ਨਹੀਂ ਆਪਾਂ australia ਜਾਵੋਂਗੇ ਓਥੇ ਜਾਂਦਾ ਵਧੀਆ ਬਰਫ ਚ ਆਪਾਂ ਜੇ ਵਿਚੇ ਹੀ ਧੱਸ ਗਏ ਮੱਰ ਗਏ ਫੇਰ ਨਹੀਂ ਕਿਧਰੇ ਨਹੀਂ ਮਰਦੇ ਆਪਾਂ ਓਥੇ ਦੇ ਲੋਕ ਲੋਕਾਂ ਨੂੰ ਤਾ ਭਲਾ ਅਸੀਂ ਤੰਗ ਕਰ ਕਰ ਕੇ ਮਾਰ ਦੀਏ ਆਪਾਂ ਥੋੜੀ ਮਰਦੇ ਹਨੀ ਛੇਤੀ ਕਲਪਨਾ ਮੂੰਹ ਜੇਹਾ ਬਣਾ ਕੇ ਬੋਲਦੀ ਹੈ ਕੋਈ ਵਧੀਆ ਜੇਹਾ ਵਿਸ਼ਾ ਚੁਣੋ ਐਵੇ ਬੇਕਾਰ ਜਹੇ ਵਿਸ਼ਿਆਂ ਚ ਜਾਣ ਦਾ ਕੀ ਫਾਇਦਾ ਆ ਤੈਨੂੰ ਬੇਕਾਰ ਹੀ ਲੱਗਦਾ ਸਭ ਕੁਛ

ਇਹ ਕਲਪਨਾ ਦਾ ਤਾ ਐਵੇ ਹੀ ਲੱਗੀ ਪਈ ਹੈ ਆਪ ਨੇ ਤਾ ਇਸ ਨੇ ਕੀਤੇ ਘੁੰਮ ਕੇ ਨਹੀਂ ਆਉਣਾ ਆਪਾਂ ਨੂੰ ਵੀ ਰੋਕ ਰਹੀ ਹੈ ਮੇਰਾ ਵਸ ਚੱਲੇ ਤਾ ਮੈਂ ਕਲਪਨਾ ਨੂੰ ਚੁੱਕ ਕੇ ਲੈ ਜਾਵਾਂ ਸਾਰਿਆਂ ਬੱਚਿਆਂ ਹਸਦਿਆਂ ਤੇ ਹਸਦਿਆਂ ਹੈ ਤੇ ਕਲਪਨਾ ਵੀ ਸਭ ਦੇ ਹਾਸਿਆਂ ਚ ਸ਼ਾਮਿਲ ਹੁੰਦੀ ਹੈ ਉਹ ਵੀ ਹਸਦੀ ਹੈ ਤੇ ਕਹਿੰਦੀ ਹੈ ਲੈ ਜਾਵੀ ਫੇਰ ਹਕੀਕਤ ਕਹਿੰਦੀ ਹੈ ਅੱਗਿਓਂ ਹਾਂ ਲੈ ਜਾਊ ਯਾਦ ਰੱਖੀ ਗੱਲ ਮੇਰੀ ਅੱਗਿਓਂ ਕਲਪਨਾ ਬੋਲਦੀ ਹੈ ਬੋਲ ਇਕ ਹੀ ਇੱਕ ਕੀ ਦੋ ਮੂੰਹ ਗੱਲਾਂ ਜੇਕਰ ਤੈਨੂੰ ਬਾਹਰ ਜਾਣ ਦਾ ਮੌਕਾ ਮਿਲੇ tourist visa ਤੇ ਫੇਰ ਤੂੰ ਕੇਹੜੇ ਦੇਸ਼ ਜਾਵੇ ਅੱਗਿਓਂ ਕਲਪਨਾ ਬੋਲਦੀ ਹੈ ਪਾਕਿਸਤਾਨ ਜਾਉ ਓਥੇ ਆਪਣੇ ਹੀ ਪੀਅਰ ਫ਼ਕੀਰਾਂ ਦੇ ਕਿੰਨੇ ਹੀ ਧਰਮ ਹੋਣੇ ਹਰ ਇੱਕ ਧਰਮ ਵਿਚ ਇੱਕ ਮੱਥਾ ਟੇਕ ਆਵਾਂਗੀ ਫੇਰ ਮਈ ਹਕੀਕਤ ਬੋਲਦੀ ਹੈ ਆਹ ਕਿ ਮੈਂ ਮੈਂ ਲੈ ਹੈ ਤੂੰ ਅਸੀਂ ਕਿੱਧਰ ਗਏ ਹੈਂ ਹਨ ਡਰਾਮਾ ਕੌਣ ਸਾਥ ਰੱਖਦਾ ਹੈ ਆਪਣੀਆਂ ਟਿਕਟਾਂ ਹੋ ਗਈਆਂ ਹੁਣ ਆਪਾਂ ਸਵਾਰ ਹੋ ਕੇ ਜਾਵਾਂਗੇ ਅੱਗਿਓਂ ਕਲਪਨਾ ਫੇਰ ਬੋਲਦੀ ਹੈ ਆਹੋ ਬੰਦ ਕਮਰੇ ਚ ਬੱਦਲ ਬੱਦਲ ਭਾਲਦੀ ਹੈ ਉਹ ਐਵੇਂ ਸਾਰਾ ਮਜਾ ਖਰਾਬ ਕਰ ਦਿੱਤਾ ਚੁੱਪ ਹੋ ਕੇ ਬਹਿ ਜਾ ਕੁੜੀਏ ਐਵੇ ਨਾ ਕਰ ਨਾ ਉਹ ਗੱਲ ਕਰਦੀ ਹੈ ਤੂੰ ਮੁਰਦਾ ਫੋਲ ਕਬਰ ਫਾੜੂ ਮੁਰਦਾ ਬੋਲ ਕਫ਼ਨ ਫਾੜੂ ਚੰਗਾ ਨਹੀਂ ਬੋਲਦੀ ਯਾਰ ਮੇਰੇ ਤੋਂ ਰਿਹਾ ਨੀ ਗਯਾ ਮੈਂ ਕਿ ਕਰਾ ਬਸ ਮੂੰਹ ਤੇ ਉਂਗਲ ਰੱਖ ਲਈ ਜੋ ਹੁਕਮ ਮੇਰੇ ਆਕਾ ਆਰਜ਼ੂ ਬੋਲਦੀ ਹੈ ਅੱਗੋਂ ਆਪਾਂ ਪਾਕਿਸਤਾਨ ਜਾ ਕੇ ਸਭ ਤੋਂ ਪਹਿਲਾਂ ਓਥੇ ਗੁਰੂ ਘਰ ਘੁੰਮੂ ਕੇ ਆਵਾਂਗੇ ਮੱਥਾ ਟੇਕ ਕੇ ਫੇਰ ਖੂਬ ਲੰਗਰ ਘਰ ਚ ਸੇਵਾ ਕਰਾਂਗੇ ਹਕੀਕਤ ਬੋਲਦੀ ਹੈ ਮੈਂ ਤਾ ਜੋੜਾ ਘਰ ਚ ਸੇਵਾ ਕਰੁ ਸਭ ਤੋਂ ਪਹਿਲਾਂ ਬਾਅਦ ਚ ਲੰਗਰ ਘਰ ਵਿਚ ਸੇਵਾ ਲਾਉਂਗੀ ਅੱਗੋਂ ਆਰਜ਼ੂ ਬੋਲਦੀ ਹੈ ਠੀਕ ਹੈ ਤਕਦੀਰ ਤੂੰ ਕਿਊ ਚੁੱਪ ਏ ਬੋਲਦੀ ਨਹੀਂ ਕੁਜ ਵੀ ਤਕਦੀਰ ਬੋਲਦੀ ਹੈ ਨਹੀਂ ਮੈਂ ਸੁਨ ਰਹੀ ਆ ਥੋਨੂੰ ਸਭ ਨੂੰ

ਮੈਂ ਤਾ ਪਹਿਲਾਂ ਝਾੜੂ ਦੀ ਸੇਵਾ ਕਰੂਗੀ ਹਕੀਕਤ ਬੋਲਦੀ ਹੈ ਚਲ ਠੀਕ ਹੈ ਫੇਰ ਤਕਦੀਰ ਪਹਿਲਾਂ ਝਾੜੂ ਦੀ ਸੇਵਾ ਕਰੂਗੀ ਫੇਰ ਲੰਗਰ ਦੀ ਸੇਵਾ ਤੇ ਫੇਰ ਮੈਂ ਪਹਿਲਾਂ ਜੋੜਾ ਘਰ ਦੀ ਸੇਵਾ ਲੰਗਰ ਦੀ ਸੇਵਾ ਤੇ ਆਰਜ਼ੂ ਪਹਿਲਾਂ ਲੰਗਰ ਦੀ ਸੇਵਾ ਤੇ ਫੇਰ ਬਾਕੀ ਬਾਅਦ ਚ ਠੀਕ ਹੁਣ ਹੁਣ ਤਾ ਸਭ ਤਕਦੀਰ ਅਸੀਂ ਬੱਚਿਆਂ ਬਹੁਤ ਖੁਸ਼ ਸੀ ਸਾਰਿਆਂ ਬੱਚਿਆਂ ਬਹੁਤ ਖੁਸ਼ ਸੀ ਤੇ ਇੱਕ ਦੂਜੇ ਨਾਲ ਆਪਣੇ ਹੱਥ ਦੇ ਵੰਡ ਰਹੇ ਹਨ ਜਲਦ ਹੀ ਅਗਲਾ ਭਾਗ ਆਵੇਗਾ ਧਨਵਾਦ ਜੀ ਸਭ ਦਾ ਸਾਰਿਆਂ ਬੱਚਿਆਂ ਬਹੁਤ ਖੁਸ਼ ਨਜਰ ਆ ਰਹੀਆਂ ਸੀ ਹਕੀਕਤ ਚਮਕ ਭਰੀਆਂ ਅੱਖਾਂ ਨਾਲ ਬੋਲਦੀ ਹੈ ਹਕੀਕਤ ਓਏ ਹੁਣ ਆਪਾਂ ਪਾਕਿਸਤਾਨ ਤਾ ਜਾ ਆਏ ਤੇ ਹੁਣ ਆਪਾਂ ਇੰਗਲੈਂਡ ਆਪਾਂ ਚਲਦੇ ਆ ਆਰਜ਼ੂ ਹਾਂ ਚਲੋ ਤਕਦੀਰ ਇੱਛਾ ਪਹਿਲਾਂ ਇਹ ਦਸੋ ਅੱਪਾਂ ਇੰਗਲੈਂਡ ਹਵਾਈ ਜਹਾਜ ਤੇ ਜਾਵਾਂਗੇ ਆ ਫੇਰ ਸਮੁੰਦਰੀ ਜਹਾਜ ਤੇ ਹਕੀਕਤ ਹਵਾਈ ਜਹਾਜ ਤੇ ਗਏ ਤਾ ਸਮਾਂ ਘਟ ਲੱਗੇਗਾ ਜੇਕਰ ਸਮੁੰਦਰੀ ਜਹਾਜ ਤੇ ਗਏ ਤਾ ਸਮਾਂ ਜ਼ਿਆਦਾ ਲੱਗੇਗਾ ਆਰਜ਼ੂ ਫੇਰ ਤਾ ਅੱਪਾਂ ਸਮੁੰਦਰੀ ਜਹਾਜ਼ ਤੇ ਚੱਲਾਂਗੇ ਖੂਬ ਮਸਤੀ ਕਰਦੇ ਹੋਏ ਜਾਵਣਗੇ ਹਕੀਕਤ ਹਾਂ ਇਹ ਵਧੀਆ ਸਮੁੰਦਰੀ ਜਹਾਜ ਏ ਤੇ ਸਮੁੰਦਰੀ ਜਹਾਜ ਤੇ ਹੀ ਜਾਵਣਗੇ ਪਾਣੀ ਦੀਆਂ ਕਹਿਰਾਂ ਨਾਲ ਖੇਡ ਦੇ ਹੋਏ ਜਾਵਾਂਗੇ

ਹਕੀਕਤ ਹਾਂ ਆਪਾਂ ਸਮੁੰਦਰੀ ਜਹਾਜ਼ ਤੇ ਹੀ ਵਾਪਿਸ ਆਵਾਂਗੇ ਤਕਦੀਰ ਓਏ ਆਪਾਂ ਪਹਿਲਾਂ ਤਾ ਜਾ ਕੇ ਆਪਣਾ ਕਹਿਨੂਰ ਹੀਰਾ ਵਾਪਿਸ ਚੁੱਕ ਕੇ ਲਿਆਵਾਂਗੇ ਜੋ ਅੰਗਰੇਜ਼ ਲੈ ਗਏ ਸੀ ਹਕੀਕਤ ਹਾਂ ਮੈਂ ਵੀ ਸੁਣਿਆ ਹੈ ਕਿ ਆਪਣਾ ਕਹਿਨੂਰ ਹੀਰਾ ਦਲੀਪ ਸਿੰਘ ਤੇ ਤੋਂ ਖੋਹ ਕੇ ਕੇ ਖੋਹ ਕੇ ਇੰਗਲੈਂਡ ਲੈ ਗਏ ਸੀ ਆਰਜ਼ੂ